ਇਸ ਤਸਵੀਰ ਦੇ ਵਿੱਚ ਇੱਕ ਬੈਡ ਦਿਖਾਈ ਦੇ ਰਿਹਾ ਹੈ ਓਸਦੇ ਉਪਰ ਦੋ ਸਿਰਹਾਨੇ ਵੀ ਪਏ ਹੋਏ ਹਨ ਦੋ ਚਾਦਰਾਂ ਵੀ ਪਈਆਂ ਹੋਈ ਯਾਂ ਨੇ ਸਾਹਮਣੇ ਹੀ ਬੈਡ ਦੇ ਇੱਕ ਖਿੜਕੀ ਲੱਗੀ ਹੋਈ ਹੈ।

ਇੱਸ ਤਸਵੀਰ ਦੇ ਵਿੱਚ ਕਾਲੇ ਰੰਗ ਦੇ ਟਾਇਰ ਦਿਖਾਈ ਦੇ ਰਹੇ ਹਨ ਜੋ ਕੀ ਗੱਡੀਆਂ ਦੇ ਟਾਇਰ ਹਨ ਸਾਹਮਣੇ ਇੱਕ ਕਾਲਾ ਮੋਟਰਸਾਈਕਲ ਵੀ ਖੜਿਆ ਹੋਇਆ ਹੈ।

ਇਸ ਤਸਵੀਰ ਦੇ ਵਿੱਚ ਆਦਮੀਂ ਦਿਖਾਈ ਦੇ ਰਹੇ ਹਨ ਜੋ ਗੁਫ਼ਾ ਦੇ ਵਿੱਚ ਹਨ ਤੇ ਉੱਪਰ ਬਹੁਤ ਬੜੇ ਬੜੇ ਪੱਥਰ ਹਨ।

ਤੇ ਦੋ ਕੁਰਸੀਆਂ ਪਈਆਂ ਹੋਈਆਂ ਹਨ ਸਾਹਮਣੇ ਇੱਕ ਪੂਤਲਾ ਬਣਾਇਆ ਹੋਇਆ ਹੈ ਤੇ ਇੱਕ ਪੱਖਾ ਵੀ ਲੱਗਿਆ ਹੋਇਆ ਹੈ।

ਦੁਕਾਨ ਦੇ ਵਿੱਚ ਇੱਕ ਮੇਜ ਲੱਗਿਆ ਦਿਖਾਈ ਦੇ ਰਿਹਾ ਹੈ ਉੱਪਰ ਪੋਸਟਰ ਲੱਗੇ ਹੋਏ ਹਨ।

ਜੋਕੀ ਯੋਗ਼ਾ ਕਰਨ ਵਾਲਾ ਕਮਰਾ ਹੈ ਤੇ ਨਾਲ ਇੱਕ ਕੁਰਸੀ ਪਈ ਹੈ ਜੋਕਿ ਕਾਲੇ ਰੰਗ ਦੀ ਹੈ।

ਤੇ ਛੋਟੇ ਛੋਟੇ ਬੱਚਿਆਂ ਦੇ ਵੀ ਛੋਟੇ ਛੋਟੇ ਕੱਪੜੇ ਪਏ ਹੋਏ ਦਿਖਾਈ ਦੇ ਰਹੇ ਹਨ ਤੇ ਪੁਤਲੇ ਵੀ ਇੱਥੇ ਬਹੁਤ ਸਾਰੇ ਲੱਗੇ ਹੋਏ ਹਨ।

ਲੱਗਿਆ ਹੋਇਆ ਹੈ ਜੋ ਕਿ ਕਾਲੇ ਰੰਗ ਦਾ ਹੈ ਸਾਈਡ ਤੇ ਬਹੁਤ ਸੋਹਣੀ ਡੈਕੋਰੇਸ਼ਨ ਵੀ ਕੀਤੀ ਗਈ ਹੈ।

ਆਲੇ ਦੁਆਲੇ ਬਹੁਤ ਸਾਰੇ ਪਾਈਪ ਵੀ ਲੱਗੇ ਹੋਏ ਹਨ ਤੇ ਨਾਲ ਹੀ ਇੱਕ ਸੂਰਜੀ ਊਰਜਾ ਵਾਲਾ ਸਾਧਨ ਵੀ ਰੱਖਿਆ ਹੋਇਆ ਹੈ।